ਸੋਫੇ ਵਿਸ਼ੇ ਹੋਏ ਨੇ ਕਾਲੇ ਰੰਗ ਦੇ ਸੋਫੇ ਨੇ। ਇੱਕ ਟੇਬਲ ਹੈ ਜਿਹਦੇ ਤੇ --

ਇਸ ਫੋਟੋ ਦੇ ਵਿੱਚ ਦਿਵਾਲੀ ਵਾਲੇ ਦਿਨ ਦੀ ਫੋਟੋ ਨਜ਼ਰ ਆ ਰਹੀ ਹੈ ਅਨਾਰ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੇ --

ਪਟਾਕਿਆਂ ਦੇ ਪਿੱਛੇ ਇੱਕ ਜਾਲੀ ਵਾਲਾ ਦਰਵਾਜ਼ਾ ਐ ਜਿਹਦੇ ਪਿੱਛੇ ਇੱਕ ਮੁੰਡਾ ਖੜਾ ਐ ਜਿਹਦੇ ਹੱਥ ਦੇ ਵਿੱਚ ਪਟਾਕੇ ਨੇ।

ਬਾਹਰ ਵਿਛੀਆਂ ਮੰਜੀਆਂ ਬਿਲਕੁਲ ਪੰਜਾਬੀ ਵਿਰਸੇ ਨੂੰ ਯਾਦ ਦਿਵਾਉਂਦੀਆਂ ਨੇਂ।

ਇਹਦੇ ਵਿੱਚ ਵਨ ਸਵੀਆਂ ਚਾਰ ਗੱਡੀਆਂ ਨਜ਼ਰ ਆ ਰਹੀਆਂ ਨੇ ਮਰਸਡੀਜ ਬੈਨਸ ਦੀਆਂ ਗੱਡੀਆਂ ਨੇ ਮੈਨੂੰ ਪਤਾ ਤਾਂ ਨਹੀਂ ਸੀ ਮਰਸਡੀਜ ਬੈਨਸ ਆ ਪਰ ਮੈਂ--

ਟਰੈਕਿੰਗ ਸਿਹਤ ਦੇ ਲਈ ਬਹੁਤ ਚੰਗੀ ਆ ਤੇ ਮੈਂ ਦੇਖ ਪਾ ਰਹੀ ਆ ਇਸ ਫੋਟੋ ਦੇ ਵਿੱਚ ਵੀ ਦੋ ਲੋਕ ਟਰੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ।

ਦਸ਼ਮੇਸ਼ ਕਲੋਥ ਹਾਊਸ ਦੀ ਇਹ ਤਸਵੀਰ ਹੈਗੀ ਆ ਜਿਹਦੇ ਵਿੱਚ ਸਮਰ ਸੇਲ ਲੱਗੀ ਹੋਈ ਹੈ।

ਆਂ ਸ਼ੋ ਪੀਸਾਂ ਦੇ ਵੀ ਸੋਹਣੇ ਕੱਪੜੇ ਪੁਆਏ ਹੋਏ ਨੇ ਕੁੱਲ ਮਿਲਾ ਕੇ ਇਹ ਦੁਕਾਨ ਮੈਨੂੰ ਵਧੀਆ ਜਾਪਦੀ ਹੋਈ--

ਇਹ ਫੋਟੋ ਦੇ ਵਿੱਚ ਬੈਟ ਬਾਲ ਨਜ਼ਰ ਆ ਰਹੇ ਨੇ ਐਡੀਡਾਸ ਦਾ ਬੈਟ ਐ ਐਸ_ਐਸ ਦਾ ਬੈਟ ਐ।

ਏਹ ਤਸਵੀਰ ਆ ਰਿੱਕੀ ਕੋਨ ਜ਼ੋਨ ਦੀ ਜਿੱਥੇ ਤੁਹਾਨੂੰ ਵਾਦੀਲਾਲ ਆਈਸ ਕ੍ਰੀਮ ਮਿਲੇਗੀ ਇਸਤੋਂ ਇਲਾਵਾ ਫਾਸਟਫੂਡ ਦਿਆਂ ਆਈਟਮਸ ਜਿਵੇਂ ਕੇ--

ਚਾਂਪ ਬਰਗਰ ਤੇ ਹੋਰ ਵੀ ਕਈ ਸਾਰੇ ਪਦਾਰਥ ਤੁਹਾਨੂੰ ਇੱਥੇ ਮਿਲਣਗੇ ਬੇਕਰੀ ਪ੍ਰੋਡਕਟਸ ਦੇ ਨਾਲ-ਨਾਲ ਇੱਥੇ --

ਉਦਾਂ ਦਾ ਹੀ ਕੋਈ ਕਿਲਾ ਹੈ ਤੇ ਜਿਹਦੇ ਸੈਂਟਰ ਦੇ ਵਿੱਚ ਇੱਕ ਘੋੜੇ ਤੇ ਇੱਕ ਮਹਾਨ ਸ਼ਖਸੀਅਤ ਬੈਠੀ ਹੋਈ ਹੈ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ ਪਰ ਬਾਗ ਬਹੁਤ ਸੋਹਣਾ ਬਣਿਆ ਹੋਇਆ।

ਕੋਲਡ ਡਰਿੰਕਸ ਪਈਆਂ ਹੋਈਆਂ ਨੇ ਦੇਖਣ ਨੂੰ ਪਿੱਛੋਂ ਇਹ ਲੱਗ ਰਿਹਾ ਕਿ ਜਿਵੇਂ ਇਹ --

ਉਹ ਬਣਿਆ ਹੁੰਦਾ ਸਟਾਲ ਜਿਹਾ ਉਹਦੇ ਸਾਹਮਣੇ ਇੱਕ ਬੰਦਾ ਵੀ ਖੜਿਆ ਹੋਇਆ।

ਜ਼ਾਦਾਤਰ ਲੋਕਾਂ ਨੇਂ ਸਪੈਸ਼ਲ ਆਈਟਮਾਂ ਰੱਖੀਆਂ ਹੁੰਦੀਆਂ ਨੇਂ ਕਿਰਿਆਨੇ ਦੀ ਦੁਕਾਨ ਤੇ ਓਹਵੇਂ ਹੀ--

ਬਹੁਤ ਸੋਹਣੀ ਸਮਿੱਟਰੀ ਦੇ ਨਾਲ ਦੁਕਾਨ ਬਣੀ ਹੋਈ ਹੈ।

ਇਹ ਫ਼ੋਟੋ ਕੁੱਤਿਆਂ ਦੇ ਸਟੋਰ ਦੀ ਐ ਜਿਵੇਂ ਕੁੱਤਿਆਂ ਦੇ ਲਈ ਪੈਡੀਗ੍ਰੀ ਬਣੇ ਹੁੰਦੇ ਨੇਂ ਕੁੱਤਿਆਂ ਦੇ ਖਾਣ ਦਾ ਸਾਮਾਨ ਪਿਆ ਹੁੰਦਾ ਐ।

ਇਹ ਵੀ ਇੱਕ ਪੈਟਰੋਲ ਪੰਪ ਦੀ ਤਸਵੀਰ ਹੈਗੀ ਆ ਜਿਹਦੇ ਵਿੱਚ ਐਚ_ਪੀ ਦਾ ਪੈਟਰੋਲ ਪੰਪ ਨਜ਼ਰ ਆਇਆ ਹੋਇਆ ਇਸ ਫੋਟੋ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ ਰਾਤ ਦਾ ਵੇਲਾ ਆ --